ਹਾਂ ਇਹ ਥੋੜਾ ਉਹਨਾਂ ਦਾ ਹੈਗਾ

ਕਿ ਨਾਮ ਐ ਮਤਲਬ ਇਹਨਾਂ ਦਾ main ਮਤਲਬ ਮੁੜ ਕੇ ਇੱਕ ਗੱਲ ਐ ਜੀ ਇਹਨਾਂ ਚੀਜਾਂ ਚ

ਜਿਹੜਾ ਤੁਹਾਡਾ ਉਹ ਹੁੰਦਾ ਤੁਹਾਡਾ ਜਿਹੜਾ mineral ਆਪਣੇ ਆਹ ਨੇ multi vitamin ਐ

ਆਪਾਂ ਨੂੰ ਇਹ ਸਿਰਫ ਛੇ ਤੋਂ ਸੱਤ ਘੰਟੇ ਆਪਣੀ body ਚ ਕੰਮ ਕਰਦੇ ਨੇ ਉਹ ਤੋਂ ਬਾਅਦ ਆਪਾਂ ਨੂੰ ਦਵਾਰੋ ਫੇਰ ਲੇਣੇ ਪੈਦੇ ਨੇ

ਬਾਜ਼ਾਰ ਚ multi vitamin ਦੇ capsule ਜੇ ਵੀ ਤਾਂ ਆਉਂਦੇ ਨੇ

ਉਹੀ ਐ ਨਾ ਹਾਂਜੀ ਆਉਂਦੇ ਨੇ ਇਸ ਤਰ੍ਹਾਂ ਨਹੀਂ ਹੈਗਾ

ਇੱਕ ਇਹ ਤੱਤ ਇਹ ਬਣਾਉਣੇ ਨਾ ਬੰਦ ਕਰ ਦਿੰਦੇ ਆ ਆਪਣਾ body ਉਹ ਤੋਂ ਬਾਅਦ ਆਪਾਂ ਨੂੰ ਲੇਣਿਓ ਪੈਂਦੇ ਨੇ ਇਹ ਬਾਹਰੋ

ਹੁਣ calcium ਐ ਉਹ ਵੀ ਇੱਕ ਮਤਲਬ ਇੱਕ time ਤੇ ਆਪੇ ਦਵਾਰੋ ਲੇਣੇ ਹੀ ਪੈਂਦੇ ਨੇ ਇਹ

ਤੇ ਤੀਹ ਮੈਂ ਤੁਹਾਨੂੰ ਦਸ ਰਿਹਾ ਜੀ ਤੀਹ ਤੋਂ ਪੈਂਤੀ ਸਾਲ ਤੋਂ ਬਾਅਦ ਇਹ ਚੀਜਾਂ ਆਪਾਂ ਨੂੰ ਲੇਣਿਆ ਪੈ ਜਾਂਦਿਆ body ਆਪਣੇ ਬਣਾਉਣੇ ਬੰਦ ਕਰ ਦਿੰਦੀ ਐ ਹਾਂ ਬੰਦ ਕਰ ਦਿੰਦੀ ਐ

product ਕਿਹੜਾ ਜਿਹੜਾ ਇਹੋ ਜਿਹਾ ਆਪਾਂ use ਕਰ ਸਕਦੇ ਹਾਂ herbal ਦੇ product ਜਿਹੜੇ ਜਿਵੇਂ ਤੁਹਾਨੂੰ feel ਹੁੰਦਾ ਤੁਸੀਂ ਜਿਵੇਂ ਇਹਨਾਂ ਦੇ ਹੁੰਦੇ ਨੇ ਜੋ ਕਰਦੇ ਨੇ ਇਹ ਇਸ ਕੰਮ ਦੇ ਵਿੱਚ ਹੈਗੇ ਨੇ ਉਹਨਾਂ ਨਾਲ concern ਕਰਕੇ ਤੁਸੀਂ ਉਹਨਾਂ ਨੂੰ ਦੱਸ ਕੇ problem

ਉਹ ਕਰ ਸਕਦਾ

ਸਵੇਰੇ ਉੱਠ ਕੇ ਉੱਠਦੇ ਆ ਨਾ ਇੱਕ ਦਮ ਸੁਸਤੀ ਬਹੁਤ ਪੈਂਦੀ ਐ ਉੱਠਣ ਨੂੰ ਦਿਲ ਹੀ ਨਹੀਂ ਕਰਦਾ

ਇਹ ਤਾਂ ਮੈਂ ਤੁਹਾਨੂੰ ਦੱਸੋ

ਕਮਜੋਰੀ ਕਰਕੇ ਮੈਂ ਤੁਹਾਨੂੰ ਇੱਕ ਮੋਟਾ ਜਾ ਤਰੀਕਾ ਦਸਦਾ ਮੈਂ ਮਤਲਬ ਆਪ personal use ਕਰਦਾ ਥੋੜਾ ਜਾ ਵੈਸੇ ਆਪਣੇ topic ਤੋਂ ਉਹ ਹੈ ਥੋੜਾ ਹਟਵਾਂ

ਜਦੋਂ ਤੁਸੀਂ ਮੰਨ ਲੋ ਗਿਆਰਾ ਵਜੇ ਸੋ ਗਏ ਬਾਰਾਂ ਵਜੇ ਸੋ ਗਏ ਦੱਸ ਵਜੇ ਸੋ ਗਏ ਜਦੋਂ ਵੀ ਸੋ ਗਏ ਠੀਕ ਐ ਸਵੇਰੇ ਤੁਸੀਂ

ਸਵਾ ਪੰਜ `ਖੁਲਦੀ ਐ ਸਾਡੇ ਪੰਜ

ਉਹ ਫੇਰ ਨੀਂਦ ਨਹੀਂ ਪੂਰੀ ਹੁੰਦੀ ਫੇਰ ਸਾਰਾ ਦਿਨ ਥਕਾਵਟ ਰਹੂਗੀ ਮੈਂ ਤੁਹਾਨੂੰ ਦਸਦਾ ਅੱਗੇ ਦਸਦਾ ਤੁਸੀਂ ਉਸ time ਉੱਠ ਗਏ ਮੰਨ ਲੋ ਤੁਸੀਂ ਰਾਤ ਗਿਆਰਾ ਵਜੇ ਸੋਏ ਸਵੇਰੇ ਪੰਜ ਵਜੇ ਅੱਖ ਖੁੱਲਗਈ ਤੁਹਾਡੀ or ਤੁਸੀਂ washroom ਆਪਾਂ ਨੇ time ਦੇਖਿਆ ਪੰਜ ਵੱਜੇ ਐ

ਬਸ ਉੱਠ ਕੇ ਭਾਵੇਂ ਆਪਣਾ walk ਤੇ ਚੱਲ ਜੋ TV ਦੇਖ ਲੋ news ਪੜ੍ਹ ਲੋ ਕੁੱਛ ਕਰ ਲਓ ਮਤਲਬ ਸੋਵੋ ਨਾ ਮੇਰੇ ਕਹਿਣ ਦਾ ਮਤਲਬ ਇਹ ਹੈ ਜਿਵੇਂ ਅੱਜਕਲ ਜੇ ਉੱਠਦੇ ਆ ਰਾਤ ਨੂੰ ਮਤਲਬ ਸਾਜਰੇ ਅੱਖ ਖੁਲਦੀ ਫੇਰ ਹੱਥ ਵਿੱਚ mobile ਫੜ੍ਹ ਹੋ ਜਾਂਦਾ

ਇੱਕ ਮਿੰਟ mobile ਹੀ ਫੜ੍ਹ ਲੋ ਮੈਂ ਕਹਿੰਦਾ

ਦੋ ਘੰਟੇ ਚਲਾਓ ਤਿੰਨ ਘੰਟੇ ਜੋ ਤੁਹਾਡਾ ਹੈਗਾ work ਜੋ ਵੀ ਕਰਨਾ ਐ ਕਰੋ ਮਤਲਬ ਕਿ ਸੋਵੋ ਨਾ ਮੇਰਾ main ਇਹ ਐ ਮਕਸਦ ਕਹਿਣ ਦਾ ਫੇਰ ਤਾਂ ਸਾਹਬ ਨੀਂਦ ਨਹੀਂ ਪੂਰੀ ਹੋਣੀ ਨਾ ਇਹਦਾ ਮਤਲਬ ਰਾਤ ਨੂੰ ਘੱਟੋ ਘੱਟ ਅੱਠ ਘੰਟੇ ਨੀਂਦ ਤਾਂ ਕੱਢਨੀ ਚਾਹੀਦੀ ਐ

ਵਜੇ ਐ ਜੀ ਇੱਕ ਵਜੇ ਨੀਂਦ ਆਈ ਫੇਰ ਪੰਜ ਚਾਰ ਚਾਰ ਵਜੇ ਅੱਖ ਖੁੱਲ ਗਈ

ਥੋਨੂੰ ਉਹੀ ਗੱਲ ਦੱਸਣ ਲੱਗਿਆ ਜੀ ਮੈਂ ਇਹ ਗੱਲ ਕੋਈ ਨੀ ਉਹ ਕਰਦਾ ਉਹ

ਆਪਣਾ ਕੰਮਕਾਰ ਤੇ ਗਏ ਅਰ ਸ਼ਾਮ ਨੂੰ ਆ ਗਏ ਤੁਹਾਨੂੰ automatic ਤੁਸੀਂ ਦੇਖਿਓ ਤੁਹਨੂੰ ਅੱਛਾ ਜੀ ਤੁਸੀਂ ਨੋ ਵਜੇ ਤੋਂ ਬਾਅਦ ਮਤਲਬ ਸਾਡੇ ਨੋ ਵਜੇ ਤੱਕ ਤੁਸੀਂ ਸੋ ਗਏ ਨਾ ਸਾਡੇ ਨੋ ਵਜੇ ਸੋ ਗਏ ਤੁਸੀਂ ਸਵੇਰੇ ਫੇਰ ਉਹੀ ਪੰਜ ਵਜੇ ਤੁਹਾਡੀ ਅੱਖ ਖੁਲਨੀ ਸ਼ੁਰੂ ਹੋ ਜਾਣੀ ਐ

ਤੁਹਾਡੀ ਇੱਕ ਦਿਨ ਦੀ ਬੇਰਹਿਮੀ ਨਾਲ ਅਗਲੇ ਦਿਨ ਦੀ ਸਾਰੀ ਆਰਾਮਦਾਇਕ ਹੋ ਜਾਣਾ ਇਹ ਆਪਣੇ ਲੋਕਾਂ ਚ ਬੜੀ ਉਹ ਐ

ਹਾਂਜੀ ਸਵੇਰੇ ਛੇ ਵਜੇ ਉੱਠ ਕੇ ਸੋ ਜਾਣੇ ਆ ਨਾ ਫੇਰ ਸ਼ਰੀਰ ਜਿਆਦਾ ਹੋ ਜਾਂਦਾ ਫੇਰ ਨੀਂਦ ਵੀ ਅਹੂਤ ਸੋਹਣੀ ਆਉਂਦੀ ਐ

ਬਸ ਬਸ ਬਸ ਫੇਰ ਆਪਣਾ ਕੁੱਛ ਨਾ ਕੁੱਛ ਕਰੀ ਜਾਓ ਹਾਂ ਦੇਖੋ ਬੰਦਾ ਤਾਂ ਸਾਰਾ ਦਿਨ duty ਕਰਦਾ ਨੋ ਵਜੇ duty ਤੇ ਜਾਕੇ ਪੰਜ ਵਜੇ ਵਾਪਸ ਘਰੇ ਆਉਂਦਾ

ਫੇਰ ਤੁਹਾਨੂੰ ਨੀਂਦ time ਤੇ ਆਉਗੀ ਅਰ ਕਿੰਨੀ ਵਧੀਆ ਆਉਗੀ ਹ ਅਜਮਾ ਕੇ ਦੇਖ ਲਿਓ ਹਾਂ ਇਹ ਗੱਲ ਤਾਂ ਮੈਂ ਤੁਹਾਡੀ ਨੋਟ ਕਰਿਆ ਇਹ ਹਾਂ ਇੱਕ ਹੋਰ number ਦੋ ਤੇ ਹੋਰ ਦੱਸਦਾ ਤੁਹਾਨੂੰ ਸੱਤ ਵਜੇ ਤੋਂ ਬਾਅਦ ਪਾਣੀ ਪੀਣਾ ਘੱਟ ਕਰਦੋ

ਪਾਣੀ ਜਿੰਨਾ ਜਿਆਦਾ ਰਾਤ ਨੂੰ ਪੀਓਗੇ ਤੁਹਾਨੂੰ bathroom ਉੰਨਾ ਉੱਠਣਾ ਪਉਗਾ ਨੀਂਦ ਉਹਨੀ disturb ਹੁੰਦੀ ਐ ਇੱਕ ਨਾ ਹੋਰ ਮੈਨੂੰ ਲੱਗਦਾ ਅਵਾਜਾ ਜੀ ਆਉਣਗੀਆ ਪਿਛੇ ਫੇਰ ਕੁੱਛ ਸੁਣਨਾ ਨੀ ਮੈਨੂੰ ਤੁਸੀਂ ਮਾੜਾ ਜਾ ਪਿੱਛੇ ਚਲੇ ਜਾਓ store ਸਟੁਰ ਚ side ਮਤਲਬ auto ਹੁਣ ਲੰਗੁਗਾ ਕੋਲ ਦੀ ok ok

ਅੱਛਾ ਫੇਰ ਮੈਂ ਸਵੇਰੇ ਮਤਲਬ ਕਿ ਜਲਦੀ ਉੱਠੀਆ ਜਾਉ ਉੱਠ ਕੇ ਜਦੋਂ ਅੱਖ ਖੁੱਲ ਗਈ ਚਲਜਿਆ ਕਰ ਹਾਂ ਜਦੋਂ ਤੁਹਾਡੀ ਅੱਖ ਖੁੱਲ ਗਈ ਉਦੋਂ ਉੱਠ ਜੋ ਉਹ ਤੋ ਬਾਅਦ ਸੋਵੋ ਨਾ ਭਾਵੇਂ ਆਪਣੇ ਬਿਸਤਰੇ ਵਿੱਚ ਹੀ ਬੈਠੇ ਰਹੋ ਪਏ ਰਹੋ

ਜੇ ਤੁਸੀਂ ਸੋਯੋਗੇ ਤੁਹਾਡਾ ਸ਼ਰੀਰ ਜਿਵੇਂ ਤੁਸੀਂ ਕਹਿ ਰਹੇ ਹੋ ਉਸੇ ਤਰ੍ਹਾਂ ਤੁਹਾਡਾ ਫੇਰ ਹੋ ਜਾਣਾ ਸ਼ਰੀਰ

ਠੀਕ ਹੈ ਜੀ

ਕਈ ਲੋਕ ਕਈ ਲੋਕ ਕਹਿੰਦੇ ਐ ਵੀ ਮੈਂ ਜੱਗ ਰੱਖ ਲਿੰਦਾ ਰਾਤ ਨੂੰ ਉਹ ਜੱਗ ਤਾਂ ਰੱਖ ਲਿੰਦਾ ਪਿਆਸ ਵੀ ਤਾਂ ਲੱਗਦੀ ਐ ਪਰ ਆਦਤ ਬੰਨ ਜਾਂਦੀ ਐ

ਤਾਂ ਪੀ ਨਹੀਂ ਹੁੰਦਾ ਪਾਣੀ

ਹਾਂ ਮਤਲਬ ਕਿ ਸ਼ਾਮ ਨੂੰ ਰਾਤ ਨੂੰ ਪਾਣੀ ਸੱਤ ਅੱਠ ਵਜੇ ਤੋਂ ਬਾਅਦ ਪਾਣੀ ਘੱਟ ਪਿਓ

ਦਿਨ ਚ ਪਿਓ ਪੂਰਾ ਜਿੰਨਾ ਤੁਹਾਨੂੰ ਚਾਹਿਦਾ ਤੁਹਾਡਾ ਜਿੰਨਾ ਪਾਣੀ ਤੁਹਾਨੂੰ ਚਾਹਿਦਾ ਪਰ ਰਾਤ ਨੂੰ ਸੱਤ ਵਜੇ ਤੋਂ ਬਾਅਦ ਲੋੜ ਨਹੀਂ ਫੇਰ ਲੋੜ ਨਹੀਂ ਹੈਗੀ ਪੀਣਾ ਥੋੜਾ ਪਿਓ ਜੇ ਪੀਣਾ ਕੋਈ ਐਸੇ ਗੱਲ ਨਹੀਂ ਥੋੜਾ ਪਿਓ ਅੱਛਾ ਹੁਣ ਕਹਿੰਦਾ ਜੀ ਮੈਨੂੰ ਨੀਂਦ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ

ਹਾਂਜੀ ਮੈਂ ਪਾਣੀ ਦਾ ਜੱਗ ਮੈਂ ਕੋਲ ਰੱਖਦਾ

ਆਪਣਾ bathroom ਆਈ ਜਾਂਦਾ ਨੀਂਦ ਖ਼ਰਾਬ ਨੀਂਦ ਖ਼ਰਾਬ ਹੋ ਜਾਂਦੀ ਹੈ

ਤਾਂ ਕਹਿਲੋ ਕੁੱਛ ਹੁੰਦਾ ਪਹਿਲਾਂ or ਹੁਣ ਦਾ ਫਰਕ਼

ਮਿਹਨਤ ਕਰਦਾ

ਇੱਕ ਮੈਨੂੰ ਐਂ ਦੱਸੋ ਰਾਤ ਨੂੰ

ਰੋਟੀ ਤਾਂ ਹੈ ਓ ਏ ਐ ਫੇਰ ਨਾ ਆਪਾਂ ਨਾ ਰਾਤ ਨਾ ਦੁੱਧ ਪੀਕੇ ਸੋਨੇ ਆ ਉਹ ਠੀਕ ਐ ਜਾ ਗਲਤ ਐ ਉਹ ਦੇਖੋ ਜੀ ਵੈਸੇ ਤਾਂ ਕਹਿੰਦੇ ਪੀਣਾ ਨਹੀਂ ਚਾਹਿਦਾ ਰਾਤ ਨੂੰ

ਪਹਿਲਾਂ ਦੀਆਂ ਮੈਂ ਤਾਂ ਉਹੀ ਗੱਲ ਕਹਿ ਰਿਹਾ ਪਹਿਲਾਂ ਲੋਕ ਮਿਹਨਤ ਪੂਰੀ ਕਰਦੇ ਥੇ ਹੱਥੀ ਕੰਮ ਕਰਦੇ ਥੇ ਉਹਨੂੰ ਥਕਾਵਟ ਹੁੰਦੀ ਥੀ

ਆਦਤ ਉਹੀ ਬਣਾਈ ਹੋਈ ਐ ਕੰਮ ਹੈ ਨੀ ਉਹਦੇ ਨਾਲ

ਤੇ ਇੱਕ ਰਾਤ ਰੋਟੀ ਵੀ ਘੱਟ ਖਾਣੀ ਚਾਹੀਦੀ ਹੈ ਜੀ

ਆਪਾਂ ਢਿੱਡ ਪਾੜਵੀਂ ਰੋਟੀ ਖਾ ਲੇਣੇ ਆ ਰੱਜਵੀਂ ਫੇਰ ਉਹ ਕਿ ਐ ਸਾਰੀ ਰਾਤ ਨੀਂਦ ਨਹੀਂ ਆਉਂਦੀ

ਅੱਛਾ ਮਤਲਬ ਸੋਨ ਤੋਂ ਦੋ ਘੰਟੇ ਪਹਿਲਾਂ ਰੋਟੀ ਖਾ ਲਵੇ

ਤੇ ਇੱਕ ਜਿਹੜਾ ਰਾਤ ਨੂੰ ਆਪਾਂ ਕਈਆਂ ਦੇ ਕਿ ਐ ਉਹ acid ਜਾ ਬਣਦਾ ਉਹਦਾ ਕਿ ਕਰਨ ਐ

ਕਿ ਜੇ ਜਿਆਦਾ ਰੋਟੀ ਖਾਲੀ ਏ ਉਹਦੇ ਨਾਲ ਵੀ ਬਣਨ ਲੱਗ ਜਾਂਦਾ

ਰੋਟੀ ਨਾਲ ਨਹੀਂ ਬਣਦਾ ਹੁਣ ਕੋਈ ਚੱਜ ਦੀ ਦਾਲ ਸਬਜੀ ਕੋਈ ਇਸ ਤਰ੍ਹਾਂ ਦੀ ਹੋਵੇ ਤਾਂ ਹੋ ਸਕਦਾ ਰੋਟੀ ਨਾਲ ਨਹੀਂ ਬਣਦਾ

ਜਾ ਚਾਹ ਜਿਆਦਾ ਹੋ ਗਈ ਇਸ ਤਰ੍ਹਾਂ ਦੀ ਚੀਜਾਂ ਹੋਗਿਆ ਜਾ ਆਪਾਂ cold drink ਪੀ ਲੇਂਦੇ ਆ

ਮੇਰੇ ਬਣਨ ਲਗ ਜਾਂਦਾ ਨਾ ਜਿੱਦਾਂ ਮੈਂ ਕੱਲ non veg ਖਾਦਾ

ਉਹ ਫੇਰ ਥੋੜਾ ਚਲੋ ਕਰਦਾ ਤਾਂ ਖ਼ਰਾਬ ਹੈ ਜਿਆਦਾ ਖਾ ਲਿੰਦੇ ਆ ਕਿਉਂਕਿ ਥੋੜਾ ਮਸਾਲੇ ਆਲੀ ਚੀਜਾਂ ਹੁੰਦਿਆ ਨੇ

ਉਹਦੀ quantity ਘੱਟਾ ਦੋ ਨਾ ਤੁਸੀਂ

quantity ਤਾਂ ਐਂ ਐਂ ਹੁਣ ਕਿਹੜਾ ਇੰਨਾ ਖਾ ਹੁੰਦਾ ਜੇ ਦੇਖਿਆ ਜਾਵੇ ਇਹ ਤਾਂ ਇੱਕ ਧੱਕਾ ਕਰ ਹੁੰਦਾ ਦਸਾ ਉਹ ਵੀ ਐਂ ਵੀ ਕਈ ਵਾਰ ਸਿਰ ਕਈਆਂ ਨੂੰ ਚੀਜਾਂ ਰਾਸ ਨਹੀਂ ਆਉਂਦਿਆ ਕਈਆਂ ਨੂੰ ਸਾਗ ਕੇ ਹੋ ਜਾਂਦਾ ਤੇਜਾਬ

ਕਈ ਚੀਜਾਂ ਹੈਗਿਆ ਵੀ ਉਹ ਹੋਰ ਮੈਂ ਤੁਹਾਨੂੰ ਇੱਕ ਮੋਟੀ ਜਿਹੀ ਗੱਲ ਦੱਸਦਾ ਕਈ ਵਾਰ ਕਹਿੰਦੇ ਨੀ ਵੀ ਬੰਦੇ ਨੇ ਦਾਰੂ ਪੀਤੀ ਉਹਨੂੰ ਉਲਟੀ ਆ ਗਈ

ਉਹ ਉਲਟੀ ਆਉਣ ਦਾ ਮਤਲਬ ਇਹ ਹੁੰਦਾ ਵੀ ਸ਼ਰੀਰ ਆਪਣਾ ਇਹ ਚੀਜ ਨੂੰ except ਕਰਨ ਵਿੱਚ ਹਜੇ ਰਾਜੀ ਨਹੀਂ ਹੈਗਾ

ਅਨਜਾਨੇ ਉਹ ਬਸ ਉਲਟੀ ਓ ਆਈ ਐ ਇਹ capacity ਤੋਂ ਜਿਆਦਾ ਹੋ ਗਿਆ ਨਾ

ਹਾਂ ਤੇ ਨਾਲੇ ਉਸ ਚ ਗੈਸ ਜੀ ਵੀ ਹੁੰਦੀ ਹੈ ਉਹਦੇ ਕਰਕੇ ਵੀ ਹੋ ਜਾਂਦਾ ਇਹ

ਆਪਨੇ ਸਰੀਰ ਨੂੰ ਲੋੜ ਨਹੀਂ ਹੈਗੀ ਉਹ ਬਾਹਰ ਮਾਰਦਾ ਇੱਕ ਵਾਰ ਬਾਹਰ ਮਾਰਦਾ ਕੱਢ ਕੇ ਹਾਂ ਬਾਹਰ ਮਾਰਦਾ ਸਹੀ ਗੱਲ ਐ ਆਪਾਂ ਕੱਪੜੇ ਨਹੀਂ ਕੱਢ ਦਿੰਦੇ ਬਾਹਰ ਵੀ ਹਾਂ ਆਪਾਂ ਨੂੰ ਆਹ ਕੱਪੜੇ ਦੀ ਲੋੜ ਨਹੀਂ ਹੈਗੀ ਆਹ ਰੱਖਦੀਏ